ਅੱਸੀਂ ਬੋਹੁਤ ਵਧੀਆ ਅਤੇ ਸ਼ਾਨਦਾਰ ਜੇਹਾ--

ਇਹ ਇੱਕ ਜਾਮਨੂੰ ਦੀ ਟੋਕਰੀ ਲੱਗੀ ਹੋਈ ਹੈ।

ਜਿਸ ਵਿੱਚ ਬਹੁਤ ਸਾਰੇ ਨਜ਼ਰ ਆ ਰਹੇ ਹੈਂ।

ਦੇ ਵਿੱਚ ਬਣਿਆ ਹੋਇਆ ਦਿਖ ਰਹਾ ਹੈ।

ਇਹ ਇੱਕ ਪਿਕਚਰ ਬਣੀ ਹੋਈ ਹੈ ਇਸ ਪਿਚਰ ਦੇ ਵਿੱਚ--

ਏਰੀਆ ਸ਼ਾਂਤ ਜੇਹਾ ਦੇਖ ਰਹੇ ਹਾਂ ਜੋ ਕਿ--

ਇਹ ਬਹੁਤ ਸੁੰਦਰ ਜਿਹਾ ਏਰੀਆ ਬਣਿਆ ਹੋਇਆ ਦਿਖ ਰਹਾ ਹੈ।

ਜਿਸ ਵਿੱਚ ਅਸੀਂ ਬਹੁਤ ਸ਼ਾਨਦਾਰ ਅਤੇ ਬਹੁਤ ਵਧੀਆ ਜਿਹਾ--

ਇਹ ਇੱਕ ਬਹੁਤ ਪਿਆਰੀ ਜਿਹੀ ਇਮੇਜ ਬਣੀ ਹੋਈ ਹੈ ਜਿਸ ਵਿੱਚ ਅਸੀਂ--

ਇਹ ਇੱਕ ਵਧੀਆ ਜਿਹਾ ਵਿਊ ਬਣਿਆ ਹੋਇਆ ਦਿਖ ਰਹਾ--

ਏਹ ਜਿੱਸ ਵਿਚ ਅਸੀਂ ਇੱਕ ਪਿੰਗ--